ਕਿ ਪਹਿਲੇ ਜਾਓ airport ਰੇਲਵੇ ਸਟੇਸ਼ਨ ਜਾਓ ਟਿਕਟਾਂ ਬੁੱਕ ਕਰਵਾਓ ਅੱਜ ਕੱਲ ਘਰ ਬੈਠੇ ਬੈਠਏ ਬੁੱਕ ਕਰਵਾ ਲੋ phone ਤੋਂ ਜਾ computer ਤੋਂ online ਵ ਜਿਹੜੀ ਟਿਕਟ book ਕਰਵਾ ਸਕਦੇ ਆ ਖਾਸ ਕਰਕੇ business ਦੇ ਵਿਚ ਨਾ ਕੰਪਿਊਟਰ ਦਾ ਬੜਾ ਵੱਡਾ ਰੋਲ ਆ ਬਹੁਤ ਹੀ ਲਾਬਦਿਕ ਹੋਇਆ computer ਹਾ ਹੋਰ ਕਿ ਤੈਨੂੰ ਪਤਾ ਕਿੰਨੀਆਂ ਸਾਰੀਆਂ ਪਤਾ ਹੀ ਆ ਕਿ ਜਿੰਦਾ factories ਠੀਕ ਆ ਓ ਵੀ ਸਾਰੀਆਂ ਮਸ਼ੀਨਾਂ ਜਿੰਦਾ ਜੀਂਦਾ ਹੂ ਇਕ ਫੈਕਟਰੀ ਆ ਓਹਦੇ ਵਿਚ ਜਿੰਨੀਆਂ ਵੀ ਮਸ਼ੀਨਾਂ ਲੱਗੀਆਂ ਹੁੰਦੀਆਂ ਉਹ ਵੀ ਯਾਰ ਓਹਦੇ ਜਿਹੜੇ ਕੰਟਰੋਲ ਕੰਪਿਊਟਰ ਦੇ ਰਹੀ ਹੁੰਦੇ ਆ ਸਿਸਟਮ ਜਿਹੜੇ attach ਹੋਏ ਹੁੰਦੇ ਆ

ਹਾਂ ਯਾਰ ਕਰ ਲਾ ਗੇ ਬਿਲਕੁਲ ਕਿ ਮਾੜਾ ਆ ਕਰ ਲਾਵਾ ਗਏ ਯਾਰ reference ਦੇ ਦੀ ਤੂੰ ਜੀਦਾ ਯਾਰ ਪਹਿਲੇ ਪਹਿਲੇ ਹੁੰਦਾ ਨਹੀਂ ਸੀ ਕਿ ਜਦੋ ਅਸੀਂ birth certificate ਬਨਉਣ ਜਾਂਦੇ ਸੀ ਤਾ ਪਹਿਲੇ record ਕਾਰਨਾਂ ਪੈਂਦਾ ਸੀ ਤੇ ਤੇ ਹੱਥੀਂ ਬਣਦਾ ਹੁੰਦਾ ਸੀ ਅੱਜ ਕੱਲ ਉਹ ਵੀ online ਬਣਦੇ ਮੇਰੀ ਦੀਦੀ ਨਹੀਂ ਹੈ ਗਈ ਜਿਹੜੀ ਓਹਨੇ ਦੇ ਮੁੰਡੇ ਦਾ ਟੇਵਾ ਬਣਿਆ ਜਿਹੜਾ ਪੰਡਤਾਂ ਤੋਂ ਬਣਦਾ ਹੁੰਦਾ ਉਹ ਵੀ online ਬਣ ਲੱਗ ਪਿਆ ਆ ਹਾਂ ਹੁਣ ਜੀਦਾ ਗੁਰਬਾਣੀ ਵਾਲਿਆਂ app ਆ ਕਈ ਸਾਰੀਆਂ ਇਹਦਾ ਦੀਆਂ apps ਹੈ ਗਿਆ ਜਿਹਦੇ ਤੇ ਆਪਾ live ਕੰਪਿਊਟਰ ਤੇ livecast ਦੇਖ ਸਕਦੇ ਆ

photoshop ਦੇ graphic ਵਿੱਚ

ਬੈਂਕਾਂ ਵਿਚ ਵੀ ਯਾਰ ਹੁੰਦਾ ਸੀ ਕਿ ਕੋਈ proofs ਥੋੜੀ ਦੇਦਾ ਸੀ ਹੁਣ ਜੀਂਦਾ ਮੇਰਾ ਨਾਮ ਅਮਨਦੀਪ ਆ ਤੇ ਕਿਸੇ ਹੋਰ ਦ ਨਾਮ ਵੀ ਅਮਨਦੀਪ ਹੋਵੇ ਗਏ

ਜੀਦਾ ਮੇਰਾ ਨਾਮ ਅਮਨਦੀਪ ਕਿਸੇ ਹੋਰ ਦਾ ਨਾਮ ਅਮਨਦੀਪ ਹੋਏ ਗਾ ਤਾ ਓਹਨੇ ਜਾ ਕੇ ਮੇਰੇ ਬੈਂਕ ਵਿੱਚੋ ਪੈਸੇ ਕਢਵਾਲੇ ਇਕ lady ਤੇ ਦੋਨਾਂ ਦੇ ਨਾਮ same ਸੀ ਅਜ ਤੋਂ ਕਾਫੀ ਪੁਰਾਣੀ ਗੱਲ ਹੈ ਗਈ ਆ ਮੰਮੀ ਹੁਣੇ time ਤੇ ਦੀ ਮੰਮੀ ਕਹਿੰਦੇ ਸੀ ਓਹਨੇ ਓਹਦੇ ਪੈਸੇ ਕੱਢ ਵਾਲੇ ਸੀ ਹੁਣ ਇਹਦਾ ਦਾ ਕੋਈ ਹੈ ਹੀ ਨਹੀਂ ਆ ਕੋਈ ਕਿਸੇ ਨਾਲ ਠੱਗੀ ਕਰ ਨਹੀਂ ਸਕਦਾ ਹੁਣ ਸਾਰਾ data net ਆ ਜਾਣਦਾ ਆ ਕੰਪਿਊਟਰ ਤੇ ਆ ਜਾਣਦਾ ਜੀਦਾ ਸਾਡੇ aadhar card

ਤੇ ਓਹਦਾ ਪੂਰਾ bio-data ਸਾਮਣੇ ਆ ਜਾਂਦਾ ਕੰਪਿਊਟਰ ਤੇ ਫਿਰ ਆਪਾ ਸਿਮ ਲੈਂਦੇ ਆ ਤੈਨੂੰ ਪਤਾ ਹੀ ਆ ਜਿੰਨੇ ਮਰਜੀ ਲੈ ਲੈਂਦੇ ਸੀ ਇਕ ਸਿਮ ਥੋੜੀ ਦੂਜੀ ਲੈ ਲਈ ਕੋਈ ਚੱਕਰ ਹੀ ਨਹੀਂ ਆ ਹੁਣ ਦੇਖ ਜਦੋ ਦੇ online system ਹੋਏ ਆ ਸਾਰੇ ਓਹਦਾ ਦਾ ਹੁਣ ਇਹ ਵੀ ਕਮ ਨਹੀਂ ਕਰਦੇ ਹੁਣ ਇਕ ਹੀ ਨੰਬਰ ਚਲਦਾ ਕੰਪਿਊਟਰ ਤੇ ਬੰਦੇ ਦਾ ਪੂਰਾ ਪ੍ਰਫੋਰਮਾ ਚੜਿਆ ਹੁੰਦਾ ਆ ਹੋਰ ਕਿ ਖਾ ਖੋ ਕੇ ਵੇਹਲੇ ਹੋਏ ਆ ਤੇ ਮੈਂ ਦੇਖਿਆ ਤੇਰੀ ਮਿਸ ਕਾਲ ਆਈ ਆ ਚਲ ਤੈਨੂੰ ਕਾਲ ਲਾ ਲਾ ਮੈਂ ਕਿਹਾ ਇੰਨੇ ਵੀ ਕਹਿਣਾ ਹੈ ਗਿਆ ਕਿ ਅਮਨ ਵੀ ਕਿ ਕਰਦੀ ਹੈ ਗੀ busy ਰਹਿਣ ਦੀ ਹੈ ਗਈ ਕਿ ਹੈ ਫੋਨ ਕਰਦੇ ਚੁੱਕ ਦੀ ਨਹੀਂ ਫੋਨ

ਠੀਕ ਹੈ ਫਿਰ ਲੈ ਲਿਆ

ਹੈ ਕੋਈ ਗੱਲ ਨਹੀਂ ਯਾਰ ਜਾਂਦੀ ਵੀ ਤੂੰ ਜਾਏ ਗੀ ਮੈਨੂੰ ਦੱਸੀ ਜਰੂਰ ਜਦੋ ਬਾਜ਼ਾਰ ਜਾਏਗੀ ਇਕ ਵਾਰ ਮੇਰੇ ਨਾਲ concern ਕਰ ਲਈ ਮੈਨੂੰ ਪੁੱਛ ਲਈ ਠੀਕ ਆ ਚਲ ਮੈਂ ਵੀ ਜਾਣਾ ok bye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

ਗੱਲਬਾਤ ਕਰਾਂਗੇ ਜਿਵੇ ਕਿ ਤੁਸੀਂ ਅਕਸਰ ਦੇਖਦੇ ਹੀ ਹੋ ਜਾਂ ਸੁਣਦੇ ਹੋ ਕਿ ਭਾਰਤ ਦੀ ਜ਼ਿਆਦਾ ਤੋਂ ਜ਼ਿਆਦਾ ਜਨਸੰਖਿਆ ਜੋ ਕਿ ਖੇਤੀ ਬਾੜੀ ਉਪਰ ਹੀ ਨਿਰਭਰ ਹੈ ਤੁਸੀਂ ਖੇਤੀ ਬਾੜੀ ਦੇ ਵਿਸ਼ੇ ਉਪਰ ਕੀ ਕਹਿਣਾ ਚਾਹੋਗੇ, ਇਸਤੇ ਕੀ ਵਿਚਾਰ ਪੇਸ਼ ਕਰਨਾ ਚਾਹੋਗੇ? ਮੈ ਤੁਹਾਨੂੰ ਦੱਸ ਦੇਣਾ ਚਾਹੁੰਦਾ ਹਾਂ ਕੀ ਭਾਰਤ ਦੀ ਤਕਰੀਬਨ ਸੱਤਰ percent ਜਨਸੰਖਿਆ ਖੇਤੀ ਬਾੜੀ ਉੱਪਰ ਪੂਰੀ ਤਰਾਂ ਨਿਰਭਰ ਹੈ ਖੇਤੀ ਬਾੜੀ

ਪੁਰਾਣੇ ਸਮੇ ਵਿਚ ਮਨੁੱਖ ਕੀ ਕਰਦਾ ਸੀ, ਆਪਣਾ ਪੇਟ ਪਾਲਣ ਦੇ ਲਈ ਸਿਰਫ ਫਸਲਾਂ ਬੀਜਦਾ ਸੀ, ਓਹਨਾ ਨੂੰ ਕੱਟ ਕੇ ਆਪਣੇ ਕੋਲ ਰੱਖ ਲੈਂਦਾ ਸੀ ਪਰ ਵੇਚਦਾ ਨਈ ਸੀ, ਪਰ ਇਸ ਵਰਤਮਾਨ ਸਮੇ ਵਿਚ ਆਪਾਂ ਇਹ ਵੇਖਦੇ ਹਾਂ ਕੀ ਇਹ ਵਿਸ਼ਾ ਇੱਕ ਵੱਡਾ ਵਿਸ਼ਾ ਬਣ ਚੁਕਾ ਹੈ ਖੇਤੀ ਬੜੀ ਹੁਣ ਸਿਰਫ ਖਾਣ ਪੀਣ ਤੱਕ ਨਹੀਂ ਇਹ ਵਪਾਰ ਦਾ,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 ਜਿਵੇ ਕੀ ਤੁਸੀਂ ਕਹਿ ਰਹੇ ਹੋ ਕੀ ਵਰਤਮਾਨ ਸਮੇ ਦੇ ਵਿਚ ਜੋ ਖੇਤੀ ਬਾੜੀ ਦਾ ਕੀਤਾ ਹੈ ਉਹ ਇਕ ਵਪਾਰ ਦਾ ਹਿੱਸਾ ਬਣ ਚੁਕਿਆ ਹੈ ਹਾਂ ਇਸ ਗੱਲ ਨਾਲ ਮੈ ਪੂਰੀ ਤਰਾਹ ਸਹਿਮਤ ਹਾਂ ਜਿਵੇ ਕੀ ਤੁਸੀਂ ਕਹਿ ਰਹੇ ਸੀ ਕੀ ਪੁਰਾਣੇ ਸਮੇ ਵਿਚ ਕੀ ਹੁੰਦਾ ਸੀ ਕੀ ਜੋ ਲੋਕ ਸਨ ਉਹ ਫਸਲਾਂ ਉਗਾਂਦੇ ਤਾਂ ਸਨ ਪ੍ਰੰਤੂ ਉਹ ਓਹਨੀ ਕੁ ਫਸਲ ਹੀ ਉਗਾਉਂਦੇ ਸਨ ਜਿੰਨੀ ਕੁ ਉਹਨਾਂ ਨੂੰ ਜਰੂਰਤ ਹੁੰਦੀ ਸੀ, ਜਾਂ ਫਿਰ ਜਿਸ ਚੀਜ਼ ਦੀ ਉਹਨਾਂ ਨੂੰ ਜਰੂਰਤ ਹੁੰਦੀ ਸੀ ਉਸ ਤੋਂ ਅਲਾਵਾ ਹੋਰ ਫਸਲਾਂ ਨਹੀਂ ਉਗਾਉਂਦੇ ਸਨ ਪ੍ਰੰਤੂ ਵਰਤਮਾਨ ਸਮੇ ਵਿਚ ਕੀ ਹੋਇਆ ਹੈ ਕੀ ਕਿਸਾਨ ਆਪਣੀ ਜਰੂਰਤ ਤੋਂ ਵੱਧ ਫਸਲਾਂ ਉਗਾਉਂਦਾ ਹੈ, ਜਿਸ ਨਾਲ ਕੀ ਉਹ ਉਹਨਾਂ ਫਸਲਾਂ ਨੂੰ ਵੇਚ ਕੇ ਕਾਫੀ ਮੁਨਾਫ਼ਾ ਕਮਾ ਰਿਹਾ ਹੈ, ਅਤੇ ਇਕ ਗੱਲ ਮੈ ਇਹ ਵੀ ਕਹਿਣਾ ਚਾਹੁੰਦਾ ਹਾਂ ਕੀ, ਜਿਵੇਂ ਪੁਰਾਣੇ ਸਮੇ ਵਿਚ ਜੋ ਖੇਤੀ ਬੜੀ ਹੁੰਦੀ ਸੀ ਅਤੇ ਵਰਤਮਾਨ ਸਮੇ ਦੀ ਖੇਤੀ ਬਾੜੀ ਵਿਚ ਬਹੁਤ ਜ਼ਿਆਦਾ ਅੰਤਰ ਪਾਯਾ ਗਿਆ ਹੈ ਜਿਵੇ ਕੀ ਪੁਰਾਣੇ ਸਮੇ ਦੇ ਵਿਚ ਖੇਤੀ ਬਾੜੀ ਬਹੁਤ ਹੀ ਪੁਰਾਣੇ ਢੰਗ ਨਾਲ ਕੀਤੀ ਜਾਂਦੀ ਸੀ ਅਤੇ ਵਰਤਮਾਨ ਸਮੇ ਵਿਚ ਖੇਤੀ ਬਾੜੀ ਵਿਚ ਬਹੁਤ ਜ਼ਿਆਦਾ ਪਰਿਵਰਤਨ ਆ ਚੁਕਿਆ ਹੈ ਕੀ ਤੁਸੀਂ ਇਸ ਪਰਿਵਰਤਨ ਬਾਰੇ ਕੁਜ ਵਿਚਾਰ ਪੇਸ਼ ਕਰਨਾ ਚਾਹੋਗੇ? ਤੁਸੀਂ ਜਿਸ ਖੇਤੀ ਬਾੜੀ ਦੇ ਢੰਗ ਦੱਸ ਰਹੇ ਹੋ ਮੈ ਉਹਨਾਂ ਵਿਚ ਨਵੇਂ ਢੰਗਾਂ ਬਾਰੇ ਗੱਲ ਕਰਦਾ ਹਾਂ ਜਿਵੇ ਕੀ ਵਰਤਮਾਨ ਆਪਣੇ ਕੋਲ ਖੇਤੀ ਬਾੜੀ ਦੇ ਜੋ ਸਾਧਨ ਨਵੇਂ ਆਏ ਹਨ ਜਿਵੇ ਕੀ ਆਪਾਂ ਗੱਲ ਕਰ ਲਇਏ Cultivator, ਰੋਟਾਵੇਟਰ ਅਤੇ ਸੁਹਾਗਾ ਅਤੇ ਨਵੀਆਂ zero ਡਰੀਲਾਂ ਹਨ ਜੋ ਕੀ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 ਇਕ ਇਸ ਤਰਾਹ ਦਾ ਮਸ਼ੀਨੀ ਯੰਤਰ ਹੈ ਜੋ ਕਣਕ ਨੂੰ ਬੀਜਦਾ ਇੱਕੋ ਵਾਰ ਹੈ ਅਤੇ ਜੋ ਉਸ ਦਾ ਝੋਨੇ~ ਫਾਲਤੂ waste ਹੁੰਦਾ ਹੈ ਉਸਨੂੰ ਵਿਚੇ ਗਾਲ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 ਉਸ ਸਮੇ ਤਾਂ ਲੋਕ ਕੀ ਕਰਦੇ ਸਨ, ਸਿਰਫ ਓਹਨੀ ਹੀ ਜਗਾਹ ਤੇ ਖੇਤੀ ਕਰਦੇ ਸਨ ਜਿੰਨੇ ਨਾਲ ਕੀ ਉਹ ਆਪਣਾ ਪੇਟ ਪਾਲ ਲੈਣ ਉਹਨਾਂ ਨੂੰ ਵੇਚਣ ਦਾ ਕੋਈ ਵੀ ਲਾਲਚ ਨਹੀਂ ਹੁੰਦਾ ਸੀ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 ਕੀ ਇਸ ਵਰਤਮਾਨ ਸਮੇ ਵਿਚ ਖੇਤੀ ਬਾੜੀ ਦੇ ਢੰਗ ਬਦਲੇ ਹਨ ਅਤੇ ਕਿਸਾਨਾਂ ਨੇ ਜੋ ਇਸ ਖੇਤੀ ਬਾੜੀ ਦੇ ਢੰਗ ਦੇ ਬਦਲਣ ਦੇ ਨਾਲ ਨਾਲ ਜੋ ਫਸਲਾਂ ਦਾ ਵਾਧਾ ਕਰਨ ਵਿਚ ਯੋਗਦਾਨ ਪਾਇਆ ਹੈ ਉਸ ਦਾ ਕੀਤੇ ਨਾ ਕੀਤੇ ਇਹ ਰਸਾਇਣਿਕ ਖਾਦਾਂ ਦੀ ਵਰਤੋਂ ਕਰਨਾ ਵੀ ਹੈ ਮੈ ਤੁਹਾਨੂੰ ਦੱਸ ਦਿੰਨਾ ਚਾਹੁੰਦਾ ਹਾਂ ਕੀ ਇਸ ਵਰਤਮਾਨ ਸਮੇ ਵਿਚ ਜੋ ਰਸਾਇਣਿਕ ਖਾਦਾਂ ਦਾ ਪੱਧਰ ਵਧਿਆ ਹੈ ਉਸ ਨਾਲ ਫਸਲਾਂ ਦਾ ਉਤਪਾਦਨ ਬੇਸ਼ਕ ਵੱਧ ਚੁਕਾ ਹੈ ਪਰ ਅੱਸੀ ਇਹ ਵੀ ਵੇਖਦੇ ਹਾਂ ਕੀ ਇਸ ਨਾਲ ਜੋ ਬਿਮਾਰੀਆਂ ਉਤਪਾਦਨ ਹੋ ਰਿਹਾ ਹੈ ਉਹ ਲਗਾਤਾਰ ਵੱਧ ਰਿਹਾ ਹੈ ਕੀ ਤੁਸੀਂ ਦੱਸ ਸਕਦੇ ਹੋ ਰਸਾਇਣਿਕ ਖਾਦਾਂ ਦੀ ਵਰਤੋਂ ਨਾਲ ਸਾਨੂੰ ਕਿਹੜੀਆਂ-ਕਿਹੜੀਆਂ ਬਿਮਾਰੀਆਂ ਦਾ ਸਾਮਣਾ ਕਰਨਾ ਪੈ ਰਿਹਾ ਹੈ? ਜਿਵੇ ਕੀ ਤੁਸੀਂ ਕਹਿ ਰਹੇ ਹੋ ਕੀ ਵਰਤਮਾਨ ਸਮੇ ਵਿਚ ਕਿਸਾਨ ਨੇ ਫਸਲਾਂ ਵਿਚ ਉਤਪਾਦਨ ਵਿਚ ਵਾਧਾ ਤਾਂ ਕੀਤਾ ਹੈ, ਪ੍ਰੰਤੂ ਉਹਨਾਂ ਵਿਚ ਉਸਨੇ ਬਹੁਤ ਜ਼ਿਆਦਾ ਰਸਾਇਣਿਕ ਖਾਦਾਂ ਦੀ ਵਰਤੋਂ ਕੀਤੀ ਹੈ ਇਹ ਰਸਾਇਣਿਕ ਖਾਦਾਂ ਦੀ ਵਰਤੋਂ ਨਾਲ ਕਿਸਾਨ ਦੀ ਫਸਲ ਵਿਚ ਤਾਂ ਬਹੁਤ ਜ਼ਿਆਦਾ ਵਾਧਾ ਹੋ ਜਾਂਦਾ ਹੈ, ਪ੍ਰੰਤੂ ਉਹ ਫਸਲਾਂ ਜੋ ਕਿਸਾਨ ਪੈਦਾ ਕਰਦਾ ਹੈ ਉਹ ਕੀਤੇ ਖਾਣ ਯੋਗ ਨਹੀਂ ਰਹਿ ਜਾਂਦੀਆਂ ਕਿਉਂਕਿ ਉਹਨਾਂ ਫਸਲਾਂ ਵਿਚ ਰਸਾਇਣਿਕ ਖਾਦਾਂ ਦੇ ਕਣ ਚੰਗੀ ਤਰਾਹ ਮਿਲ ਜਾਂਦੇ ਹਨ, ਜਿਸ ਨਾਲ ਜੋ ਜੀਵ ਜਾਂ ਜੋ ਇਨਸਾਨ ਉਸ ਫਸਲ ਦੀ ਵਰਤੋਂ ਕਰਦਾ ਹੈ ਉਸ ਦੇ ਸ਼ਰੀਰ ਵਿਚ

ਜੋ ਹਰਿ ਕ੍ਰਾਂਤੀ ਉੱਨੀ ਸੌ ਸਤਾਹਠ ਛਿਆਹਠ ਵਿਚ ਆਈ ਸੀ, ਉਸ ਤੋਂ ਬਾਅਦ ਫਸਲਾਂ ਦੇ ਉਤਪਾਦਨ ਵਿਚ ਬਹੁਤ ਜ਼ਿਆਦਾ ਵਾਧਾ ਹੋਇਆ ਹੈ ਜਿਵੇ ਕੀ ਕਣਕ ਅਤੇ ਝੋਨੇ ਦੀ ਫਸਲ ਵਿਚ ਕਾਫੀ ਜ਼ਿਆਦਾ ਉੱਨਤੀ ਆਈ ਹੈ ਉਸ ਨਾਲ ਕੀ ਹੋਇਆ ਹੈ ਕੀ ਉਸ ਸਮੇ ਤੋਂ ਇਨਸਾਨ ਨੇ ਰਸਾਇਣਿਕ ਖਾਦਾਂ ਦੀ ਵਰਤੋਂ ਵਿਚ ਬਹੁਤ ਜ਼ਿਆਦਾ ਵਾਧਾ ਕੀਤਾ ਹੈ ਅਤੇ ਨਵੇਂ ਤਕਨੀਕ ਦੇ ਬੀਜਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਜਿਸ ਨਾਲ ਕੀ ਉਤਪਾਦਨ ਵਿਚ ਤਾਂ ਬਹੁਤ ਜ਼ਿਆਦਾ ਵਾਧਾ ਹੋਇਆ ਹੈ ਪ੍ਰੰਤੂ ਕਿਤੇ ਆਪਾਂ ਇਹ ਗੱਲ ਦੇਖੀਏ ਤਾਂ, ਫਸਲਾਂ ਦੇ ਉਤਪਾਦਨ ਵਿਚ ਤਾਂ ਵਾਧਾ ਹੋ ਰਿਹਾ ਹੈ, ਪ੍ਰੰਤੂ ਜੋ ਜਮੀਨ ਦਾ ਹੇਠਲਾ ਸਤਰ ਹੈ ਕਿਤੇ ਨਾ ਕਿਤੇ ਉਹ ਜ਼ਿਆਦਾ ਉਪਜਾਊਪਣ ਘਟਦਾ ਜਾਂਦਾ ਹੈ ਜਿਸ ਨਾਲ ਕਿ ਜਮੀਨ ਬੰਜਰ ਹੋਣੀ ਜਾਂ ਉਸ ਦੇ ਵਿਚ ਫਸਲਾਂ ਉਗਾਉਣ ਜ~ ਦੀ ਸ਼ਮਤਾ ਘਟਦੀ ਜਾ ਰਹੀ ਹੈ ਜੇ ਆਪਾਂ ਇੱਕ ਗੱਲ ਇਹ ਦੇਖੀਏ ਤਾਂ ਹੁਣ ਇਨਸਾਨ ਨੇ ਤਰੱਕੀ ਤਾਂ ਕਾਫੀ ਕਰ ਲਯੀ ਹੈ, ਪ੍ਰੰਤੂ ਉਸ ਨੇ ਤਰੱਕੀ ਦੇ ਨਾਲ ਨਾਲ ਆਪਣੀਆਂ ਬਿਮਾਰੀਆਂ ਦਾ ਵੀ

ਇਸ ਕਰਕੇ ਅੱਜ ਦੇ ਸਮੇ ਵਿਚ ਜੋ ਫਸਲਾਂ ਉਗਾ ਰਿਹਾ ਕਿਸਾਨ, ਉਹ ਫਸਲਾਂ ਖਾ ਕੇ, ਇਨਸਾਨ ਕਿਤੇ ਨਾ ਕਿਤੇ ਬਿਮਾਰੀ ਦਾ, ਜਾਂ ਫਿਰ ਹੋਰ ਕਯੀ ਕਾਰਣ ਬਣ ਰਹੇ ਹਨ ਜਿਸ ਨਾਲ ਕਿ ਇਨਸਾਨ ਦੀ ਸਿਹਤ ਵਿਚ ਕਾਫੀ ਜ਼ਿਆਦਾ ਬਿਗਾੜ ਆ ਰਿਹਾ ਹੈ ਹੋਰ ਤੁਸੀਂ ਇਸ ਤੇ ਕੀ ਵਿਚਾਰ ਪੇਸ਼ ਕਰਨਾ ਚਾਹੋਗੇ? ਤੁਸੀਂ ਗੱਲ ਕਰ ਰਹੇ ਹੋ ਕੀ ਰਸਾਇਣਿਕ ਖਾਦਾਂ ਦੀ ਲਗਾਤਾਰ ਵਰਤੋਂ ਹੋਣ ਨਾਲ ਕਿਤੇ ਨਾ ਕਿਤੇ ਮਨੁੱਖ ਨੇ ਆਪਣੀਆਂ ਹੋਣ ਵਾਲੀਆਂ ਬਿਮਾਰੀਆਂ ਨੂੰ ਵੀ ਹੈ

Organic ਦੇਸੀ ਖਾਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਜਿਵੇ ਕੀ, ਮੈ, ਦੱਸ ਦਿਵਾਂ, ਕੀ ਸਾਨੂੰ ਜਿਵੇ ਪਸ਼ੂਆਂ ਦਾ waste ਹੁੰਦਾ ਹੈ, ਸਾਨੂੰ ਉਹ ਫਸਲਾਂ ਉਪਰ ਵਰਤਣਾ ਚਾਹੀਦਾ ਹੈ,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 ਵਰਤਣਾ ਚਾਹੀਦਾ ਹੈ ਤਾਂ ਜੋ ਅੱਸੀ ਨਾਲ ਬਿਮਾਰੀਆਂ ਤੋਂ ਬਚ ਸਕੀਏ ਅਤੇ ਇਸ ਤੋਂ ਕਈਆਂ ਨੂੰ ਹੋਰ ਵੀ ਬਚਾਇਆ ਜਾ ਸਕਦਾ ਹੈ ਪਰ ਅੱਸੀ ਕਿਤੇ ਨਾ ਕਿਤੇ ਇਹ ਵੇਖਦੇ ਹਾਂ ਕੀ ਇਸ ਵਰਤਮਾਨ ਸਮੇ ਵਿਚ ਜੋ ਅੱਸੀ ਆਪਣੀਆਂ ਫਸਲਾਂ ਬੀਜ ਰਹੇ ਹਾਂ ਅਤੇ ਇਸ ਦਾ ਕੀਟਨਾਸ਼ਟਨਾਂ ਦੀ ਵਰਤੋਂ ਕਰ ਰਹੇ ਹਾਂ ਇਸ ਨਾਲ ਸਾਨੂੰ ਭਯਾਨਕ ਬਿਮਾਰੀਆਂ ਸਾਮਣੇ ਆਈਆਂ ਹਨ, ਜਿਵੇ ਕੀ ਅੱਸੀ ਕਹਿ ਦਇਏ cancer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 ਖੇਤੀ ਬਾੜੀ ਤੇ ਕਾਫੀ ਸੁਧਾਰ ਆਏ ਹਨ ਜਿਵੇ ਕੀ ਆਪਾਂ ਗੱਲ ਕਰ ਲਇਏ ਜਿਵੇ ਕੀ ਪਹਾੜੀ ਖੇਤਰਾਂ ਵਿਚ ਪੁਰਾਣੇ ਸਮੇ ਵਿਚ ਖੇਤੀ ਨਹੀਂ ਹੁੰਦੀ ਸੀ ਪਰ ਵਰਤਮਾਨ ਤਕਨੀਕੀ ਸਮੇ ਵਿਚ ਬਦਲਾਵ ਇਹ ਆਇਆ ਹੈ ਕਿ ਪਹਾੜੀ ਨੂੰਮਾਂ ਉਪਰ ਪੌੜੀ ਨੂੰਮਾਂ ਖੇਤ ਬਣਾ ਕੇ ਵਾਈ ਕੀਤਾ ਜਾਂਦੀ ਹੈ ਤਾਂ ਜੋ ਪਹਾੜਾਂ ਤੋਂ ਵੀ ਸਾਨੂੰ ਕਯੀ ਪ੍ਰਕਾਰ ਦੀਆਂ ਫਸਲਾਂ ਵੀ ਉਤਪਾਦਨ ਹੁੰਦੀਆਂ ਰਾ~ ਰਹਿੰਦੀਆਂ ਜਾ ਸਕਣ ਖੇਤੀ ਬਾੜੀ ਦਾ ਵਿਸਤਾਰ ਹੋਣ ਨਾਲ ਇਹ ਹੋਇਆ ਹੈ ਕੀ ਅਸੀਂ ਇਹ ਵੇਖਦੇ ਹਾਂ ਕੀ ਬਹੁਤ ਹੀ ਸਾਰੇ ਨੌਜਵਾਨ ਜਾਂ ਬਹੁਤ ਹੀ ਸਾਰੇ

ਮੈ ਤੁਹਾਨੂੰ ਖੇਤੀ ਬਾੜੀ ਦੇ ਅੰਤਰ ਵਿਚ ਦੱਸਣਾ ਚਾਹੁੰਦਾ ਹਾਂ ਖੇਤੀ ਬਾੜੀ ਹਰ ਜਗਾਹ ਤੇ ਅੱਡੋ ਵੱਡ ਤਰੀਕੇਆਂ ਨਾਲ ਕੀਤੀ ਜਾਂਦੀ ਹੈ ਜਿਵੇ ਕਿ ਆਪਾਂ ਗੱਲ ਕਰ ਲਇਏ ਰਾਜਸਥਾਨ ਰਾਜਸਥਾਨ ਦਾ area ਕਾਫੀ ਸੁੱਕਾ ਇਲਾਕਾ ਹੈ ਜਿਥੇ ਕਿ ਪਾਣੀ ਦੀ ਸਬ ਤੋਂ ਵੱਡੀ ਘਾਟ ਹੈ ਉਥ੍ਹੇ ਉਹ ਹੀ ਫਸਲਾਂ ਬੀਜੀਆਂ ਜਾ ਸਕਦੀਆਂ ਹਨ ਜੋ ਕਿ ਘਟ ਪਾਣੀ ਲੈਂਦੀਆਂ ਹੋਣ ਅਤੇ ਘੱਟ ਪਾਣੀ ਤੇ ਪਕ ਜਾਂਦੀਆਂ ਹਨ ਆਪਾਂ ਗੱਲ ਕਰ ਲਇਏ ਪੰਜਾਬ ਦੀ ਪੰਜਾਬ ਇੱਕ ਇਹੋ ਜੇਹਾ ਇਲਾਕਾ ਹੈ ਜਿਥੇ ਪਾਣੀ ਸਭ ਤੋਂ ਵੱਧ ਹੈ ਏਥ੍ਹੇ ਪੁਰਾਣੇ ਸਮੇ ਦੀ ਇੱਕ ਗੱਲ ਹੈ, ਕਿ ਇਥੇ ਪੰਜ ਦਰਿਆ ਬਹਿੰਦੇ ਸਨ ਜੋ ਕਿ ਵਰਤਮਾਨ ਸਮੇ ਵਿਚ ਉਹ ਪੰਜ ਦਰਿਆ ਕਿਤੇ ਆਲੋਪ ਹੋ ਚੁਕੇ ਹਨ ਹੁਣ ਸਿਰਫ ਤਾਂ ਸਿਰਫ ਇੱਕ ਦੋ ਹੀ ਦਰਿਆ ਬਚੇ ਹਨ, ਜਿਸ ਨਾਲ ਕਿ ਖੇਤੀ ਬਾੜੀ ਕੀਤੀ ਜਾਂਦੀ ਹੈ ਅਸੀ ਜੋ ਧਰਤੀ ਹੇਠਲਾਂ ਪਾਣੀ

ਤਰੀਕੇ ਅਪਨਾਉਣੇ ਚਾਹੀਦੇ ਹਨ ਤਾਂ ਜੋ ਪਾਣੀ ਦਾ ਪੱਦਰ ਉਪਰ ਆ ਸਕੇ ਅਤੇ ਖੇਤੀ ਬਾੜੀ ਇਸ ਦੀ ਵਰਤੋਂ ਸਹੀ ਤਰੀਕੇ ਨਾਲ ਕੀਤੀ ਜਾ ਸਕੇ ਮੈ ਇਕ ਗੱਲ ਇਥੇ ਇਹ ਕਹਿਣਾ ਚਾਵਾਂਗਾ ਜਿਵੇ ਕੀ ਤੁਸੀਂ ਇਹ ਗੱਲ ਕਹਿ ਰਹੇ ਸੀ ਕੀ ਪੁਰਾਣੇ ਸਮੇ ਦੇ ਵਿਚ, ਜੋ ਪੰਜਾਬ ਵਿਚ ਪੰਜ ਦਰਿਆ ਵਗਦੇ ਸਨ, ਪ੍ਰੰਤੂ ਵਰਤਮਾਨ ਸਮੇ ਵਿਚ ਉਹ ਦਰਿਆ ਕਿਤੇ ਅਲੋਪ ਹੋ ਚੁਕੇ ਹਨ ਹਾਂ ਇਹ ਗੱਲ ਬਿਲਕੁਲ ਸੱਚ ਹੈ ਕੀ, ਨਾਲੇ ਤੁਸੀਂ ਇਹ ਗੱਲ ਵੀ ਕਿਹਰੇ ਹੋ ਕੀ ਜਿਵੇ ਕਿਸਾਨ ਨੇ ਫਸਲਾਂ ਦੇ ਵਿਚ ਕਾਫੀ ਜ਼ਿਆਦਾ ਵਾਧਾ ਕੀਤਾ ਹੈ, ਜਿਸ ਨਾਲ ਕੀ ਪਾਣੀ ਦਾ ਜੋ ਸਤਰ ਹੈ ਉਹ ਦੀਨੋ ਦਿਨ ਹੇਠਾਂ ਚਲਿਆ ਜਾ ਰਿਹਾ ਹੈ ਜਿਵੇ ਕੀ ਤੁਸੀਂ ਦੇਖਦੇ ਹੋ ਕਿ ਪੰਜਾਬ ਵਿਚ ਝੋਨੇ ਦੀ ਜੋ ਫਸਲ ਹੈ ਉਹ ਬਹੁਤ ਜ਼ਿਆਦਾ ਬੀਜੀ ਜਾਂਦੀ ਹੈ ਜਿਸ ਨਾਲ ਕਿ ਪਾਣੀ ਦੀ ਬਹੁਤ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ, ਅਤੇ ਜੋ ਪਾਣੀ ਬਹੁਤ ਜ਼ਿਆਦਾ ਬਰਬਾਦ ਹੁੰਦਾ ਹੈ ਜਿਸ ਨਾਲ ਕਿ ਪਾਣੀ ਦਾ ਸਤਰ ਤਾਂ ਹੇਠਾਂ ਜਾ ਹੀ ਰਿਹਾ ਹੈ ਜੇ ਆਪਾਂ ਗੱਲ ਕਰੀਏ ਤਾਂ ਜਿਵੇ ਪੁਰਾਣੇ ਸਮੇ ਵਿਚ ਕਿ ਹੁੰਦੇ ਸੀ ਕਿ ਲੋਕ ਝੋਨੇ ਦੀ ਫਸਲ ਬਹੁਤ ਘੱਟ ਵੇਚਦੇ ਸਨ ਅਤੇ ਹੋਰ ਫਸਲਾਂ ਵੱਲ ਜ਼ਿਆਦਾ ਧਿਆਨ ਦਿੰਦੇ ਸਨ ਜਿਸ ਨਾਲ ਕਿ ਪਾਣੀ ਦੀ ਵਰਤੋ ਜ਼ਿਆਦਾ ਨਹੀਂ ਹੁੰਦੀ ਸੀ ਅਤੇ ਪਾਨੀ ਦਾ ਸਤਰ ਵੀ ਠੀਕ ਹੀ ਰਹਿੰਦਾ ਸੀ ਮੈ ਇੱਕ ਗੱਲ ਇਹ ਵੀ ਕਹਿਣਾ ਚਾਉਂਦਾ ਹਾਂ ਕਿ ਜਿਵੇ ਅੱਜ ਕੱਲ ਦੇ ਕਿਸਾਨ ਨੂੰ ਆਪਣੀ ਫਸਲ ਦੇ ਨਾਲ ਨਾਲ ਕੁਜ ਹੋਰ ਕੀਤੇ ਵੀ ਅਪਣਾ ਲੈਣੇ ਚਾਹੀਦੇ ਹਨ ਜਿਵੇ ਕਿ ਆਪਾਂ ਅਕਸਰ ਦੇਖਦੇ ਜਾਂ ਸੁਣਦੇ ਹਾਂ ਕਿ ਕਈ ਕਿਸਾਨ ਇਹੋ ਜਿਹੇ ਹਨ ਜੋ ਖੇਤੀ ਬਾੜੀ ਦੇ ਨਾਲ ਨਾਲ ਪਸ਼ੂ ਪਾਲਣ ਦਾ ਧੰਦਾ ਜਾਂ ਫਿਰ ਮੱਛੀ ਪਾਲਣ ਦਾ ਧੰਦਾ ਜਾਂ ਫਿਰ ਮੁਰਗੀ ਪਾਲਣ ਦਾ ਧੰਦਾ ਅਪਣਾ ਲੈਂਦੇ ਹਨ ਜਿਸ ਨਾਲ ਕਿ ਕਿਸਾਨ ਆਪਣੇ ਖਾਲੀ ਸਮੇ ਦੇ ਵਿਚ ਉਹਨਾਂ ਧੰਦਿਆਂ ਤੇ

ਤੁਸੀਂ ਜਿਵੇ ਕਿ ਦੱਸ ਰਹੇ ਹੋ ਕਿ ਖੇਤੀ ਬਾੜੀ ਦੇ ਨਾਲ ਨਾਲ ਸਾਨੂੰ ਅੱਡੋ ਵੱਡ ਤਰੀਕੇ ਦੇ ਇਹ ਧੰਦੇ ਅਪਨਾਉਣੇ ਚਾਹੀਦੇ ਹਨ ਜੋ ਇਹ ਤੁਸੀਂ ਧੰਦਿਆਂ ਦੀ ਗੱਲ ਕਰ ਰਹੇ ਹੋ ਇਸ ਨਾਲ ਜੋ ਵਰਤਮਾਨ ਦੇ ਕਿਸਾਨ ਹਨ ਉਹ ਕਾਫੀ ਪੱਧਰ ਤੇ ਇਸ~ ਲਾਭ ਲੈ ਰਹੇ ਹਨ ਜਿਵੇ ਕਿ ਮੈ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਇੱਕ ਕਿਸਾਨ ਜੋ ਆਪਣੀ ਖੇਤੀ ਬਾੜੀ ਦੇ ਨਾਲ ਨਾਲ ਪਸ਼ੂਆਂ ਪਾਲਣ ਦਾ ਧੰਦਾ ਕਰਦਾ ਹੈ ਅਤੇ ਪਸ਼ੂ ਪਾਲਣ ਦੇ ਨਾਲ ਨਾਲ ਇਕ ਜਗਾਹ ਤੇ ਮੱਛੀ ਪਾਲਣ ਦਾ ਧੰਦਾ ਕਰਦਾ ਹੈ, ਅਤੇ ਮੱਛੀ ਪਾਲਣ ਦੇ ਨਾਲ ਨਾਲ ਉਸਨੇ ਬਾਗ਼ਬਾਨੀ ਲਗਾਈ ਹੋਈ ਹੈ ਇਹਨਾਂ ਧੰਦਿਆਂ ਦਾ ਸਾਨੂੰ ਇਹ ਹੈ ਕਿ ਅਸੀਂ ਅੱਡੋ ਅੱਡ ਸਮੇ ਤੇ ਅੱਡੋ ਅੱਡ ਫਸਲਾਂ ਦਾ ਉਤਪਾਦਨ ਲੈ ਕੇ ਅਤੇ ਵਡੇ ਮੁਨਾਫ਼ੇ ਤੇ ਅਸੀਂ ਇਹਨਾਂ ਨੂੰ ਵੇਚ ਸਕਨੇ ਹਾਂ ਅਤੇ ਇਹਨਾਂ ਤੋਂ ਅਸੀ ਲਾਭ ਲੈ ਸਕਦੇ ਹਾਂ ਮੈ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਅੱਜ ਦੇ ਸਮੇ ਵਿਚ ਸਭ ਤੋਂ ਵਧੀਆ ਅਤੇ ਲਾਹੇਵਾਨ ਧੰਦਾ ਹੈ ਪਸ਼ੂ ਪਾਲਣ ਪਸ਼ੂ ਪਾਲਣ ਤੇ ਅਸੀਂ ਇਹ ਦੇਖਦੇ ਹਾਂ ਕਿ ਸਾਨੂੰ ਇਸ ਤੇ

ਮਹੀਨੇ ਦੀ ਤਕਰੀਬਨ ਤਕਰੀਬਨ ਕੀਤੇ ਦੱਸ ਪੰਦ੍ਰਹ hour ਦੀ ਆਸਾਨੀ ਨਾਲ ਮੁਨਾਫ਼ਾ ਹੋ ਜਾਂਦਾ ਹੈ ਇਹ ਕਿਸੇ ਹੋਰ ਧੰਦੇ ਵਿਚ ਇਹਨਾਂ ਨਹੀਂ, ਅਤੇ ਇਸ ਧੰਦੇ ਦੇ ਨਾਲ ਨਾਲ ਅਸੀਂ ਮੁਰਗੀ ਪਾਲਨ ਦਾ ਧੰਦਾ ਕਰ ਸਕਦੇ ਹਾਂ ਮੁਰਗੀ ਪਾਲਣ ਦਾ ਧੰਦਾ ਇੱਕ season ਦਾ ਧੰਦਾ ਹੈ ਜੋ ਕਿ ਸਰਦੀ ਦੇ ਮੌਸਮ ਵਿਚ ਇਸ ਦਾ ਅੰਡੇ ਅਤੇ ਇਸ ਤੋਂ ਸਾਨੂੰ meat ਪ੍ਰਾਪਤ ਹੁੰਦਾ ਹੈ ਕਿਸਾਨ ਨੂੰ ਇਹ ਵੀ ਵੇਖਣਾ ਚਾਹੀਦਾ ਹੈ ਕਿ ਕਿਸਾਨ ਇਸ ਵਰਤਮਾਨ ਸਮੇ ਵਿਚ ਉਹ ਫਸਲਾਂ ਬੀਜੇ ਜਿਸ ਨਾਲ ਉਸਨੂੰ ਵੱਧ ਮੁਨਾਫ਼ਾ ਹੋਵੇ ਅਤੇ ਹਰ time ਉਸਨੂੰ ਆਮਦਨ ਦਾ ਪ੍ਰਾਪਤ ਹੁੰਦਾ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 ਸਾਰਾ ਸਾਲ ਹੀ ਰੋਜ਼ਗਾਰ ਚਲਦਾ ਰਵੇ ਕੀ ਤੁਸੀਂ ਇਸ ਵਿਚ ਆਪਣੇ ਕੋਈ ਹੋਰ ਵਿਚਾਰ ਦੇ ਸਕਦੇ ਹੋ? ਜਿਵੇ ਕੀ ਤੁਸੀਂ ਇਹ ਗੱਲ ਕਹਿ ਰਹੇ ਸੀ ਕੀ ਕਿਸਾਨ ਨੂੰ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 ਉਸ ਵਿਚ ਕਿਸਾਨ ਨੂੰ ਸਾਰਾ ਸਾਲ ਕੰਮ ਕਰਨਾ ਨਹੀਂ ਪੈਂਦਾ ਕੁਝ ਸਮੇ ਰਹੇ ਕਿਸਾਨ ਨੂੰ ਖਾਲੀ ਰਹਿਣਾ ਪੈਂਦਾ ਹੈ ਅਤੇ ਉਸ ਖਾਲੀ ਸਮੇ ਦੇ ਵਿਚ ਕਿਸਾਨ ਨੂੰ ਕੋਈ ਹੋਰ ਕੀਤਾ ਆਪਣਾ ਲੈਣਾ ਚਾਹੀਦਾ ਹੈ, ਜਿਵੇ ਤੁਸੀਂ ਕਹਿ ਰਹੇ ਸੀ ਕੀ

ਬਹੁਤ ਜ਼ਿਆਦਾ ਉਚੇ ਪੱਧਰ ਤੇ ਹੁੰਦੀ ਹੈ ਅਤੇ ਜਿਸ ਦੀ ਵਰਤੋ ਰੋਜਾਨਾ ਜੀਵਨ ਵਿਚ ਹੁੰਦੀ ਹੈ ਕਿਉਂਕਿ ਦੁੱਧ ਇਕ ਅਜਿਹਾ ਪਦਾਰਥ ਹੈ ਜਿਸਦੀ ਖਪਤ ਦਿਨ ਬਰ ਦਿਨ ਛੀ~ ਵੱਧ ਦੀ ਰਹੀ ਹੈ ਘਟ ਨਹੀਂ ਰਹੀ ਹੈ ਕਿਉਂਕਿ ਦੁੱਧ ਦੀ ਵਰਤੋਂ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤਕ ਆਸਾਨੀ ਨਾਲ ਮਿਲ ਜਾਂਦਾ ਹੈ ਅਤੇ ਕਿਸਾਨ ਨੂੰ ਪਸ਼ੂ ਪਾਲਣ ਦਾ ਧੰਦਾ ਵੀ ਅਪਣਾਉਣਾ ਚਾਹੀਦਾ ਹੈ ਅਤੇ ਨਾਲ ਤੁਸੀਂ ਕਹਿ ਰਹੇ ਸੀ ਕਿ ਜਿਵੇ ਮੁਰਗੀ ਪਾਲਣ ਧੰਦਾ ਵੀ ਅਪਣਾਉਣਾ ਚਾਹੀਦਾ ਹੈ ਜਿਸ ਨਾਲ ਕਿ ਮੁਰਗੀਆਂ ਤੋਂ ਆਂਡੇ ਅਤੇ meat ਦੀ ਵੀ ਪ੍ਰਾਪਤੀ ਹੁੰਦੀ ਹੈ, ਜਿਸ ਨਾਲ ਕਿ ਕਿਸਾਨ ਆਪਣੇ ਖਾਲੀ ਸਮੇ ਵਿਚ ਆਪਣਾ ਕੋਈ ਨਾ ਕੋਈ ਰੋਜਗਾਰ ਕਰਦਾ ਰਹਿੰਦਾ ਹੈ ਅਤੇ ਮੈ ਇੱਕ ਗੱਲ ਇੱਥੇ ਇਹ ਵੀ ਕਹਿਣਾ ਚਾਹੁੰਦਾ ਹਾਂ ਕਿ ਜੇ ਖੇਤੀ ਬਾੜੀ ਧੰਦਾ ਹੈ ਤੇ ਉਸ ਉਪਰ ਜੇ ਆਪਾਂ ਦੇਖਿਆ ਜਾਇਏ ਤਾਂ

ਜਿਵੇ ਕਿ ਆਪਾਂ ਇਹ ਗੱਲ ਦੇਖਦੇ ਹਾਂ ਕਿ ਕੁਝ ਫਸਲਾਂ ਇਹੋ ਜਿਹੀਆਂ ਹਨ ਜੋ ਸਰਦੀ ਦੇ ਵਿਚ ਬੀਜੀਆਂ ਜਾਂਦੀਆਂ ਹਨ ਤੇ ਕੁਝ ਫਸਲਾਂ ਹੈ ਜਿਹੀਆਂ ਹਨ ਜੋ ਗਰਮੀ ਚ ਬੀਜੀਆਂ ਜਾਂਦੀਆਂ ਹਨ ਜੇ ਆਪਾਂ ਸਰਦੀ ਦੀਆਂ ਫਸਲਾਂ ਦੀ ਗੱਲ ਕਰੀਏ ਤਾਂ ਜੇਕਰ ਉਹਨਾਂ ਫਸਲਾਂ ਉਪਰ ਬਹੁਤ ਜ਼ਿਆਦਾ ਠੰਡ ਪਏ ਤਾਂ ਕਿਤੇ ਨਾ ਕਿਤੇ ਉਹ ਫਸਲਾਂ ਨਸ਼ਟ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ ਤੇ ਜੇ ਆਪਾਂ ਦੂਸਰੇ ਪਾਸੇ ਦੇਖੀਏ ਜਿਵੇ ਕਣਕ ਦੀ ਫਸਲ ਹੈ ਜੇ ਉਸ ਉਪਰ ਬਹੁਤ ਜ਼ਿਆਦਾ ਠੰਡ ਪੈਂਦੀ ਹੈ ਤਾਂ ਉਹ ਫਸਲਾਂ ਵਿਚ ਕਾਫੀ ਜ਼ਿਆਦਾ ਫਾਇਦਾ ਹੁੰਦਾ ਹੈ ਕੀ ਤੁਸੀਂ ਇਸ ਬਾਰੇ ਕੁਝ ਦੱਸ ਸਕਦੇ ਹੋ ਕਿ ਅਜਿਹੀਆਂ ਕਿਹੜੀਆਂ ਫਸਲਾਂ ਹਨ ਜਿਹਨਾਂ ਉਪਰ ਸਰਦੀ ਦਾ ਪ੍ਰਭਾਵ ਦੇਖਿਆ ਜਾਂਦਾ ਹੈ?

ਤੁਸੀਂ ਦੱਸ ਰਹੇ ਹੋ ਕੀ ਖੇਤੀ ਬਾੜੀ ਉਪਰ ਮੌਸਮ ਪਰਿਵਰਤਨ ਦਾ ਪ੍ਰਭਾਵ ਵੇਖਣ ਨੂੰ ਕਿਸ ਤਰਾਹ ਮਿਲਦਾ ਹਾ ਮਿਲਦਾ ਹੈ ਮੈ ਇਸ ਗੱਲ ਨਾਲ ਪੂਰੀ ਤਰਾਹ ਸਹਿਮਤ ਹਾਂ ਕਿ ਫਸਲਾਂ ਦਾ ਮੌਸਮ ਦਾ ਪ੍ਰਭਾਵ ਸਬ ਤੋਂ ਵੱਧ ਪੈਂਦਾ ਹੈ ਜਿਵੇ ਕਿ ਫਸਲਾਂ ਅੱਡੋ ਅੱਡ ਤਰੀਕੇ ਦੀਆਂ ਅੱਡੋ ਅੱਡ ਸਮੇ ਵਿਚ ਬੀਜੀਆਂ ਜਾਂਦੀਆਂ ਹਨ ਜਿਵੇ ਕਿ ਗਰਮੀ ਦੀਆਂ ਫਸਲਾਂ ਗਰਮੀ ਵਿਚ ਅਤੇ ਸਰਦੀ ਦੀਆਂ ਫਸਲਾਂ ਸਰਦੀ ਵਿਚ ਬੀਜੀਆਂ ਜਾਂਦੀਆਂ ਹਨ ਪਰ ਇਹ ਵੀ ਹੈ ਕਿ ਕਿਸਾਨ ਨੂੰ ਸਬ ਤੋਂ ਪਹਿਲਾਂ ਫਸਲਾਂ ਬੀਜਣ ਤੋਂ ਆਪਣੇ ਇਲਾਕੇ ਦਾ ਅਤੇ ਆਪਣੀ ਜਗਾਹ ਦਾ ਪਾਉਣ ਪਾਣੀ ਕਰਦੇ ਰਹਿਣਾ ਚਾਹੀਦਾ ਹੈ ਜੇਕਰ ਸਹੀ ਮੌਸਮ ਵਿਚ ਸਹੀ ਫਸਲਾਂ ਨਾ ਬੀਜੀਆਂ ਜਾਣਗੀਆਂ ਤਾਂ ਉਤਪਾਦਨ ਕਿਸ ਤਰਾਹ ਵੱਧ ਹੁੰਦਾ ਹੈ, ਜਿਵੇਂ ਕਿ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਪਹਾੜੀ ਇਲਾਕਿਆਂ ਵਿਚ ਲਗਾਤਾਰ ਬਰਫ ਜ਼ਿਆਦਾ ਪੈਂਦੀ ਹੈ ਅਤੇ ਮੌਸਮ ਲਗਾਤਾਰ ਇਕ ਸਾਰ ਰਹਿੰਦਾ ਹੈ ਓਥੇ ਅਸੀਂ ਗਰਮੀ ਦੀਆਂ ਫਸਲਾਂ ਕਦੇ ਵੀ ਨਹੀਂ ਬੀਜ ਸਕਦੇ ਇਸ ਲਯੀ ਕਿਸਾਨ ਨੂੰ